ਘੋੜੇ ਦੇ ਨਾਲ ਸੈਣੀ ਨਾਲ --

ਚਿੱਟੀਆਂ ਇਹਨਾਂ ਨੇ ਟੋਪੀਆਂ ਪਾਈਆਂ।

ਦੋ ਬਾਈਕ ਖੜੇ ਆ।

ਉਹ ਵੀ ਪੱਤੇ ਆ ਆਹ ਵੀ ਪੱਤੇ ਆ।

ਇੱਕ ਡਰਾਈਵਰ ਚਲਾ ਰਿਆ --

ਇਕ ਕੁੜੀ ਬੈਠੀ ਏ --

ਇਹ ਜੀ ਕੋਈ ਮੇਲਾ ਚਲ ਰਿਹਾ ਹੈ।

ਕੁਝ ਕਰ ਰਹੇ ਹ ਪੂਜਾ ਕਰ ਰਹੇ ਹ ।

ਬਟ ਪਬਲਿਕ ਲੇਡੀਜ ਉਧਰ ਖੜੀ ਆ।

ਮੰਦਰ ਹੈ ਇਹ ਮੰਦਰ ਹੈ।

ਜਿਸ ਤਰਾਂ ਸਾਡੇ ਗੁਰਦੁਆਰਾ ਹੁੰਦਾ ਉਹ ਸਟਾਇਲ ਬਣਿਆ ਹੋਇਆ ਹ ।

ਵੱਡਾ ਡਰਾਵਰ ਏ ਪੱਖਾ ਲੱਗਾ ਉੱਤੇ।

ਸਾਰੇ ਆਦਮੀ ਬੈਠੇ ਐ।

ਚਰਚ ਜਿੱਦਾਂ ਹੋ ਗਿਆ --

ਕੇਕ ਵਗੈਰਾ ਰੱਖੇ ਐਂ।

ਏ ਬਰੈਡ ਵਗੈਰਾ ਪਏ ਹੋਏ ਆ।

ਟੋਪ ਟੀ ਸ਼ਰਟਾਂ ਵਗੈਰਾ।

ਦੋਵੇਂ ਜਣੇ ਖੇਡ ਲਏ --

ਇਹ ਜੀ ਪੈਟਰੋਲ ਪੰਪ ਐ।

ਤੇ ਸਾਹਮਣੇ ਇੱਕ ਟੈਂਕ ਖਲੋਤਾ।

ਇਹ ਕੋਈ ਡੇਰੀ ਫਾਰਮ --

ਬਾਈਕ ਖੜੀ ਹ ਸਾਹਮਣੇ ਰੋਡ ਐ।

ਜੀ ਇਹ ਸਿਨਮਾ ਹੈ।

ਥੋੜੇ ਇੱਥੇ ਮੈਨੂੰ ਛੇ ਬੰਦੇ ਦਿਖਾਂਦੇ ਆ।

ਇਕ ਇਧਰਲੇ ਬੰਨੇ ਬੈਠਾ ਛਤਰੀ ਥੱਲੇ ਇੱਕ ਮੋਟਰਸਾਇਣ ਲੱਗਾ ਇਕ ਉਹ ਪਰਲੇ ਬੰਨੇ ਬੈਠਾ।

ਇਹ ਚਾਰ ਬੰਦੇ ਖਲੋਤੇ ਆ।

ਇਹ ਜੀ ਪਲਾਂਟ ਐ ਛੋਟੇ-ਛੋਟੇ।

ਉਥੇ ਵੀ ਰੈਡ ਕਲਰ ਦੇ ਫਲਾਵਰ ਲੱਗੇ ਹਨ ।

ਜੀ ਬਾਹਰਾ ਕੁੜੀਆਂ ਏ ਇੱਕ ਮੁੰਡਾ ਏ।

ਕੁਛ ਕੰਮ ਚੱਲ ਰਿਹਾ ਦੂਜੀ ਸੈਡ ।

ਓਹਦੇ ਵਰਗਾ ਲੱਗਣ ਦਿਆ ਵਾ।

ਤੇ ਅੱਗੇ ਫਰੰਟ ਰੋਡ ਪਾਰਕ ਵੀ ਹੈ।

ਡੋਰ ਕਲੋਜ ਹੈ।

ਕਾਫੀ ਪੁਰਾਣਾ ਮੰਦਰ ਹ ।

ਇਹ ਲੇਡੀਜ ਕੁਛ ਕਰ ਰਹੀ ਹੈ ਵਰਕਿੰਗ ਕਰ ਰਹੀ ਹੈ।

ਕੋਈ ਸ਼ੈਡ ਪਿਆ ਹਨਾ ਕੋਈ ਬਹੁਤ ਤਕੜੀ ਮਤਲਬ ਕਿ ਹੈਗੀ ਆ ਬੱਚਿਆਂ ਦੇ ਖੇਡਣ ਵਾਸਤੇ ਪਾਰਕਿੰਗ ।

ਉੱਪਰ ਰੈਡ ਕਲਰ ਦਾ ਪੋਸਟਰ ਲੱਗਾ ਹੈ।

ਇਟ ਜੇ ਰੋਡ ਐ --

ਕਿੱਲ ਲੱਗੀ ਹੈ ਜੀ ਉਹ --

ਤੇ ਦੋ ਬੰਦੇ ਖਲੋਤੇ ਉੱਤੇ।

ਜਿਹਕੇ ਨੇਂ ਆਪਣੀ ਹਵੇਲੀ ਚ ਸਬਜੀਆਂ ਲਾਈਆਂ ਵੈਜੀਟੇਬਲ ।

ਉਪਰ ਲੈਂਟਰ ਪਿਆ ਥੱਲੇ ਪੱਥਰ ਲੱਗਾ ਏ।

ਇਸ਼ ਲੇਡੀਜ਼ ਇਧਰ ਖੱਲੋਤੀ ਹੈ ਛੋਟੀ ਬੱਚੀ --

ਕਾਲੇ ਰੰਗ ਦਾ ਇਨਵਰਟਰ ਹੈ।

ਅ ਅ ਅ ਸ਼ੀਸ਼ੇ ਵਾਲਾ ਕੋਈ ਬੰਦਾ ਬੈਠਾ।

ਆਦਮੀ ਲੋਗ ਜਾ ਰੇਆ --

ਲੇਡੀਜ਼ ਜੇੰਟ੍ਸ ਦੋਨੋ ਹੈਂ।

ਸਾਹਮਣੇ ਬਾਈਕ ਲੱਗੀ ਰੇ --

ਇਹ ਕੋਈ ਟੈਂਪਲ ਹੈ।

ਫੋਟੋਆਂ ਲੱਗੀਆਂ ਮਾਲਾ ਦੀਆਂ --

ਤੇ ਬਾਕੀ ਮੂਰਤੀਆਂ ਲੱਗੀਆਂ।

ਯੇ ਫੂਡ ਹੈ ਜੀ।

ਇੱਕ ਨੌਨ ਵੈਜ --

ਫੂਡ ਸਭ ਤਰ੍ਹਾਂ ਦਾ ਹੈ।

ਜੀ ਏ ਕੋਈ ਨਾ --

ਕਿ ਧੂਪ ਲੱਗੀ ਆ।

ਇੱਕ ਹੈ ਕੋਈ ਬਾਈਕ ਜਾਮਾ ਜਾਮਾ --